ਬੁਕਿੰਗ ਕੀਤੀ ਜਾਂਦੀ ਹੈ ਪਰਟੀਜ਼ ਲਈ ਕੀਤੀ ਜਾਂਦੀ ਆ ਹੋਟੇਲਸ ਲਈ ਕੀਤੀ ਜਾਂਦੀ ਆ ਬਹੁਤ ਵੱਖ-ਵੱਖ ਟਾਇਪ ਦੀਆਂ ਮੱਛੀਆਂ ਵਾਂ।

ਸਾਹਮਣੇ ਇੱਕ ਛੋਟਾ ਜਿਹਾ ਸੀ_ਸੀ_ਟੀ_ਵੀ ਕੈਮਰਾ ਲੱਗਾ ਹੋਇਆ ਇੱਕ ਆਂਟੀ ਦਰਵਾਜ਼ੇ 'ਚ ਖੜੇ ਹੋਏ ਇਹਨਾਂ ਨੇ ਕੱਟੀ ਵਾਲ ਖੁੱਲੇ ਛੱਡੇ ਹੋਏ ਆ।

ਮੋਢੇ ਤੇ ਪਰਸ ਪਾਇਆ ਹੋਇਆ ਪੋਕਿਟ ਦੇ ਵਿੱਚ ਹੱਥ ਪਾਇਆ ਹੋਇਆ ਇਕ ਸਾਈਡ ਤੇ ਅੰਕਲ ਖੜੇ ਆ ਇਹਨਾਂ ਨੇ ਬਲੂ ਪੈਂਟ ਪਾਈ ਹੋਈ ਆ।

ਇਹ ਇਕ ਮੈਰਿਜ ਪੈਲਸ ਦੀ ਫੋਟੋ ਆ। ਬਹੁਤ ਹੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ।

ਇਹ ਰੈਸਟੋਰੈਂਟ ਦੀ ਫੋਟੋ ਆ ਜਿਹਦੇ ਵਿੱਚ ਬਹੁਤ ਸਾਰੀਆਂ ਚੇਅਰਸ ਟੇਬਲ ਲੱਗੇ ਹੋਏ ਆ। ਦੋ ਕਸਟਮਰ ਪਿੱਛੇ ਬੈਠ ਕੇ ਖਾਂਦੇ ਪਏ ਆ।

ਇੱਕ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਵਾ ਬਹੁਤ ਹੀ ਸੋਹਣਾ ਕਲਰ ਕੀਤਾ ਹੋਇਆ ਵਾ ਉਪਰ ਲੋਹੇ ਦੀ ਵੈਲਡਿੰਗ ਬਣਾ ਵਾੜ ਬਣਾਈ ਹੋਇਆ ਸਾਈਡ ਤੇ ਲੋਹੇ ਦੀਆ ਗ੍ਰਿਲਾਂ ਬਣਾਈਆਂ ਗਈਆਂ।

ਊਪਰ ਬਹੁਤ ਹੀ ਸੋਹਣਾ ਝੂਮਰ ਲਗਾਇਆ ਹੋਇਆ ਬਹੁਤ ਹੀ ਸੋਹਣੀ ਪੇਂਟਿੰਗ ਕੀਤੀ ਹੋਈ ਆ।

ਉਹਨਾਂ ਨੂੰ ਬਹੁਤ ਹੀ ਸੋਹਣੀ ਸਜਾਵਟ ਕੀਤੀ ਹੋਈ ਆ ਉਹਨਾਂ ਦੇ ਗੱਲ ਦੇ ਵਿੱਚ ਫੁੱਲਾਂ ਦੀ ਮਾਲਾ ਪਾਈ ਹੋਈ ਐ ਸਾਈਡ ਤੇ ਵੀ ਬਹੁਤ ਸਾਰੇ ਫਲਾਵਰ ਰੱਖੇ ਹੋਏ ਆ ਇੱਕ ਅੰਕਲ ਉਹਨਾਂ ਨੂੰ --

ਇਹ ਇੱਖ ਮੌਲ ਦੀ ਫੋਟੋ ਐ ਜਿਹਦੇ ਵਿੱਚ ਬਹੁਤ ਹੀ ਸਾਰਾ ਕੱਚ ਦਾ ਪਲਾਸਟਿਕ ਦਾ ਸਮਾਨ ਲੱਗਾ ਹੋਇਆ ਵਾ।

ਰੈਸਟੋਰੈਂਟ ਦੀ ਫੋਟੋ ਆ ਜਿਹਦੇ ਵਿੱਚ ਰੈਸਟੋਰੈਂਟ ਦੀ ਓਪਨਿੰਗ ਕੀਤੀ ਗਈ ਹੈ। ਬਹੁਤ ਸਾਰੇ ਉੱਪਰ ਬੈਲੂਨਸ ਲਗਾਏ ਗਏ ਆ।

ਉੱਪਰ ਪੱਖਾ ਲੱਗਾ ਹੋਇਆ ਵਾ ਸਾਈਡ ਤੇ ਏ_ਸੀ ਲੱਗਾ ਹੋਇਆ ਉੱਪਰ ਬਹੁਤ ਸਾਰੀਆਂ ਲਾਈਟਸ ਲੱਗੀਆਂ ਹੋਈਆਂ --